ਉਹਨੇ ਕੀ ਨਾਮ ਪਾਇਆ ਸੀ ਤੇਰਾ? ਉਹਨੇ ਨਾਮ ਕੁਛ ਨੀ ਪਾਇਆ, ਓਦਾਂ ਉਹਨੂੰ ਸਾਰੇ ਜੋਹਨੀ ਕਹਿੰਦੇ ਨਾ ਅੱਛਾ ਉਹ

ਹਾਂ ਉਹਦੇ ਵਰਗਾ ਹਨਾ ਮੈਨੂੰ Same ਉਹੀ ਚੀਜ਼

ਬਸ ਠੀਕ ਆ।

ਅਮਨ ਮੇਰੀ ਸ਼ਕਲ ਬੜੇ ਪਤਾ ਨੀ ਅੜਿਆ ਜਿਹੜਾ

ਭਲਾ ਮੈਂ ਸ਼ਕਲ ਤੋਂ ਸਰੀਫ਼ ਲੱਗਦਾ ਵਾਂ?

ਤੂੰ ਨਾ ਲੱਗਦਾ ਵਾਂ one ਹੰ one point ਮਤਲਬ one hundred one point ਲੱਗਦਾ ਹੋਣਾ ਵਾਂ, ਪਰ ਹੈ ਤੂੰ ਇੱਕ ਮਤਲਬ ਇੱਕ percent ਵੀ ਨੀ ਹੈਗਾ।

ਲੁੱਚਾ ਜਿਹਾ ਤੈਨੂੰ ਓਦਾਂ ਹੀ ਸ਼ਕਲ ਤੋਂ ਸਰੀਫ਼ ਆ ਤੂੰ ਸ਼ਕਲ ਤੋਂ ਸਰੀਫ਼ ਆਂ ਬਸ, ਓਦਾਂ ਨੀ ਹੈਗਾ।

ਬਾਕੀ ਤੂੰ ਕਮੀਨਾ ਇੱਕ number ਦਾ। ਜਾ ਭਰਾ ਕਿੰਨਾ ਤੇ ਸਰੀਫ਼ ਮੈਂ।

ਜਿਹੜੇ ਕਹਿੰਦੇ ਹੁੰਦੇ ਆ ਹੁੰਦੇ ਨੀ ਆ ਸਰੀਫ਼।

ਹਮ ਸਹੀ ਗੱਲ ਆ। ਭਰਾ class ਚ ਇੱਕ ਵਾਰ ਮੈਂ ਉਹ ਪਾੜ ਤਾ ਬੰਬ ਨੀ ਹੁੰਦਾ।

Maam ਨੇ ਠਾਲ ਦਿੱਤਾ ਮੈਨੂੰ। ਫਿਰ madam ਨੂੰ ਕਿੱਦਾਂ ਪਤਾ ਲੱਗਿਆ।

ਓਦਾਂ ਹੀ ma'am ਡਰ ਗਈ ਹੋਣੀ ਆਂ। ਪੂਰੀ class ਦੇ ਬੱਚੇ ਮੇਰੇ ਵੱਲ ਦੇਖਣ ਲੱਗ ਗਏ ਤੂੰ ਹੈ ਸਰੀਫ਼ ਆਂ ਹਨਾ।

ਭਰਾ ma'am ਨੂੰ ਲੱਗਦਾ ਵਾਂ ਕਿ ਮੈਂ ਬੜਾ intelligent ਉਹ ਆਂ ਪੜ੍ਹਾਕੂ ਬੜਾ ਵਾਂ।

ਪੜ੍ਹਾਕੂ ਬੜਾ ਵਾਂ ਪਰ ਉਹੀ ਮੈਂ ਸੈਤਾਨ ਵੀ ਬੜਾ ਵਾਂ। ਠੀਕ ਆ, ਚੱਲ ਅਮਨ ਮੈਂ ਕਰਦੀ ਹਾਂ ਬਾਅਦ ਚ।

ਹਾਂ ਬਾਈ ਕਿਵੇਂ ਆ? ਵਧੀਆ ਬਾਈ ਤੂੰ ਦੱਸ ਕਿਵੇਂ ਐ?

ਹੋਰ ਹੋਰ ਘਰੇ ਕੀਮੇ ਨੇ। ਵਧੀਆ ਬਾਈ ਵਧੀਆ ਤੂੰ ਦੱਸ ਘਰੇ ਕੀਮੇ ਨੇ ਠੀਕ ਐ? ਵਧੀਆ ਵਧੀਆ ਬਾਈ ਸਾਰੇ ਠੀਕ ਠਾਕ। ਕੀਮੇ ਤੁਹਾਡੇ ਪਿੰਡ ਦਾ ਮਾਹੋਲ? ਪਿੰਡ ਦਾ ਮਾਹੋਲ ਤਾਂ ਯਾਰ ਖਰਾਬ ਹੀ ਐ। ਅੱਛਾ ਕਿੱਥੋਂ ਕ ਕਿੱਥੋਂ ਓ ਤੁਸੀਂ?

ਇਹਦਾ ਪਿੰਡ ਆ ਨਾ।

ਨਾਲ ਹੀ ਤੁਸੀਂ ਮਾਨਸਾ। ਨਹੀਂ ਮਾਨਸਾ ਨੀ ਹੇਗਾ ਮੈਂ

ਹਾਂਜੀ ਹਾਂਜੀ।

ਪੜੀ ਜਾਨੇ ਓ ਤੁਸੀਂ।

ਕਿੱਥੇ ਕ ਤੱਕ ਪੜਲੇ।

ਕਿੱਥੇ ਕੀਤੀਆ ਨੇ ਬਾਰਾਂ। ਬਾਰਾਂ ਮੈਂ ਪਿੰਡ ਹੀ ਇੱਥੇ ਪਿੰਡ ਹੀ ਕੀਤੀ ਆ।

ਹਾ ਹਮ ਤੁਸੀਂ ਦੱਸੋ ਕਿੱਥੇ ਤੱਕ ਪੜੇ ਓ

ਚੱਲੋ ਵਧੀਆ, ਫਿਰ ਇਹਦੇ ਬਾਅਦ ਕੀ plan ਐ। plan ਤਾਂ ਬਸ army ਦੇ study ਕਰਾਂਗੇ ਦੁਬਾਰਾ।

ਮੈਂ ਹਜੇ electrician ਸਿੱਖਣਾ ਇੱਥੇ । electrision ਜਿਲਾ, ITI ਕਰੋਗੇ।

ਮਾਨਸਾ ਜਾਂ ਬਲਾਡੇ।

ਠੀਕ ਆ ਜੀ।

ਹੋਰ ਥੋਡੇ ਤੁਸੀਂ ਦੱਸੋ ਤੁਹਾਡੇ ਪਿੰਡ ਦਾ ਮਾਹੋਲ ਕਿਵੇਂ?

ਅੱਜ ਕੱਲ ਤਾਂ ਕੀ ਆ ਅੱਜ ਕੱਲ ਤਾਂ ਪਿੰਡਾਂ ਚ ਓਹ ਗੱਲਬਾਤ ਹੀ ਹੈਨੀ ਜੋ ਪਹਿਲਾਂ ਹੀ। ਪਹਿਲਾਂ ਆਲੀ ਗੱਲਬਾਤ, ਪਹਿਲਾਂ ਤਾਂ ਲੋਕ ਬਹੁਤ ਵਧੀਆ ਹੁਣ ਨਾਲੇ ਨਾ ਵਾਲਾ। ਅੱਜ ਕੱਲ ਦਾ ਯੁੱਗ ਏ ਜਿਹੜਾ ਫੋਨਾਂ ਨੇ ਪੱਟ ਤਾਂ ਨਾ।

ਹਾਂ ਪਹਿਲਾਂ ਸੋ ਗੇਮ ਖੇਡਦੇ ਹੇ ਬ ਬੱਚੇ। ਹਨਾਂ ਲੁਕਣ ਮੀਚੀ ਖੇਡਦੇ ਹੀ ਕਦੇ ਖੋ ਖੋ ਕਬੱਡੀ। ਅੱਜ ਕੱਲ ਤਾਂ ਫੋਨਾਂ ਵਿੱਚ ਹੀ ਵੜੇ ਰਹਿੰਦੇ ਨੇ।

ਹਾਂ ਪਹਿਲਾਂ ਤਾਂ ਵਧੀਆ ਸੀਗਾ ਚੱਲੀ ਜਾਂਦਾ ਸੀਗਾ ਅੱਜ ਕੱਲ ਤਾਂ ਕੋਈ ਭੈਣ ਨੂੁੰ ਭੈਣ ਹੀ ਨੀ ਸਮਝਦਾ। ਆਹੋ ਇਵੀਂ ਗੱਲ ਹੈਗੀ ਆ ਜੀ ਹਨਾਂ ਲੋਕ ਅੰਨੇ ਹੋ ਰਹੇ ਆ। ਹਾਂ ਅੰਨੇ ਨੇ। ਹਮ ਬਾਕੀ ਹੁਣ ਆ ਸਿੱਖਾਂ ਬਾਰੇ ਅੰਮ੍ਰਿਤਪਾਲ ਸਿੰਘ ਉੱਠਿਆ ਸੀਗਾ।

ਇੰਨਾਂ ਨੂੰ ਵੀ ਨੀ ਕਿਸੇ ਨੇ spot ਕੀਤੀ ਹੀ, ਇੰਨਾਂ ਪਿੱਛੇ spot ਤਾਂ ਬਹੁਤ ਸੀ ਪਰ ਜਿਹੜੀਆਂ ਸਰਕਾਰਾਂ ਨੇ ਹਨਾਂ।

ਇਹੀ ਹੀ ਆ ਉਹ ਗੱਲ ਹੋਰ ਕੁੱਝ ਨਹੀਂ । ਕਿਆ ਗੱਲ ਇਹੀ ਆ, ਲੋਕਾਂ ਨੇ ਕੀਤੇ ਡਰਕੇ ਨੇ ਕੀਤੇ ਧਰਨੇ, ਕੀਤੇ ਹੁਣ ਪੁਲਿਸ ਆਲਿਆ ਨੇ ਪੁਲਿਸ ਵਾਲਿਆ ਦੀ ਆ ਗੱਲ ਇਹੀ ਆ।

ਨਾਕੇ ਲਾਏ ਧਨੇਵੇ।

ਨਾਕੇ ਬਹੁਤ ਲਾਏ ਉਨਾਂ ਨੇ। ਹਾਂ ਨਾਕੇ ਉਹ ਤਾਂ ਚਲ ਯਾਰ ਸੁੱਖੀ ਓ ਕਰਦਾ ਹੀ ਨਾ ਪ੍ਰਮੋਤਾ । ਹਾਂ। ਹਾਂ ਖੇਤੀਬਾੜੀ ਨੂੰ ਕਹਿੰਦਾ ਹੀ ਲੋਕਾਂ ਦੇ। ਜਿਹੜੇ ਜਵਾਕ ਸੀ ਨਾ ਉਨਾਂ ਨੂੰ ਨਸ਼ਿਆ ਤੋਂ ਹਟਾਉਂਦਾ ਸੀ। ਹਾਂ ਨਸਿਆ ਤੋਂ ਹਟਾਉਂਦਾ ਸੀ ਵਧੀਆ ਸਗੋਂ।

ਬਾਕੀ ਹੁਣ ਆ ਜਿਹੜੀ ਹੁਣ ਸਰਕਾਰ ਆਈ ਆ ਜਮਾਂ ਬੇਕਾਰ ਆਈ ਆ ਸਿੱਧੂਮੂਸੇ ਵਾਲਾ ਹਨਾਂ।

ਚਲ ਓਹ ਤਾਂ ਕੱਲਾ ਹੀ ਸੀਗਾ।

ਹਾਂ ਉਦੀ ਮਾਂ ਤੇ ਕੀ ਬੀਤੀ ਹੁਣੀ ਆ ਸਾਡੇ ਨਾਲ ਹੀ ਆ ਓਦਾ ਪਿੰਡ।

ਹਾਂ ਮੂਸਾ ਲਵੀਂ ਆ, ਮਾਨਸਾ ਚ ਹੀ ਆ। ਸਾਡੇ ਵੀ ਥੋੜਾ ਜਿਹਾ ਦੂਰ ਈ ਆ ਇੱਥੋਂ। ਅੱਛਾ ਗਏ ਨੀ ਤੁਸੀਂ। ਨਹੀਂ ਗਏ ਨੀ ਜੀ ਅਸੀਂ ਕਦੇ।

ਮੈਂ ਵੀ ਸੋਚ ਰਿਹਾ ਸੀਗਾ ਜਿਸ ਦਿਨ, ਜਦੋਂ ਓਹ ਮਰਿਆ ਹੈਗਾ।

ਉਸ ਤੋਂ ਪਹਿਲਾਂ ਮਹੀਨਾ ਇੱਕ ਪਹਿਲਾਂ ਸੋਚ ਰਿਹਾ ਹੀਗਾ ਕਿ ਓਦੇ ਨਾਲ, ਓਦੇ ਨਾਲ ਜਾ ਕੇ ਆਉਂਦੇ ਤੇ ਫੋਟੋ ਫੁਟੋ ਖਿਚਾ ਕੇ ਲਿਆਵਾਂਗੇ।

ਕੁੱਝ ਕੰਮ ਇਵੀਂ ਕੰਮ ਰਿਹਾ ਸੀਗਾ।

ਹਾਂਜੀ।

ਕਿਹੇ ਮਾਂ ਦਾ ਪੁੱਤਰ ਮਾਰ ਕੇ ਕੀ ਮਿਲਿਆ ਨਾ।

encounter ਚ ਮਾਰਤੇ ਵਿੱਚ ਤਾਂ ਦੋ ਤਿੰਨ ਤਾਂ।